ਇੱਸ ਫੋਟੋ ਵਿੱਚ ਸਾਨੂੰ ਦਿਖਾਈ ਦੇ ਰਿਹਾ ਹੈ ਕਿ ਇੱਥੇ ਇੱਕ ਸੀਨਰੀ ਲੱਗੀ ਹੋਈ ਹੈ।

ਉਹ ਮੈਚ ਵੇਖ ਰਹੇ ਹਨ ਕੁਝ ਆਦਮੀ ਜਿਹੜੇ ਹਨ ਉਹ ਮੈਚ ਨੂੰ ਖੇਲ ਰਹੇ ਹਨ ਇਕ ਆਦਮੀ ਨੇ ਹੱਥ ਵਿੱਚ ਬੈਟ ਫੜਿਆ ਹੋਇਆ ਹੈ।

ਇਸ ਵਿੱਚ ਸਾਨੂੰ ਇੱਕ ਬਸ ਦਿਖਾਈ ਦੇ ਰਹੀ ਹੈ ਬਸ ਦੇ ਬਾਹਰ ਇਕ ਆਦਮੀ ਦਿਖਾਈ ਦੇ ਰਹਾ ਹੈ ਸਾਨੂੰ ਨਾਲ ਹੀ ਇੱਕ ਔਰ ਬਸ ਵੀ ਦਿਖਾਈ ਦੇ ਰਹੀ ਹੈ।

ਲਿਫਾਫੇ ਪਏ ਹੋਏ ਦਿਖ ਰਹੇ ਹਨ ਇੱਕ ਬੋਤਲ ਦਿਖਾਈ ਦੇ ਰਹੀ ਹੈ ਨਾਲ ਹੀ ਇੱਕ ਟਿਫਨ ਵੀ ਦਿਖਾਈ ਦੇ ਰਿਹਾ ਹੈ ਕੁਝ ਪਾਈਪਾਂ ਪਈਆਂ ਹੋਈਆਂ ਵੀ ਦਿਖ ਰਹੀ ਆ।

ਇੱਕ ਟੀਚਰ ਦਿਖਾਈ ਦੇ ਰਹੀ ਹੈ ਇਸ ਫੋਟੋ ਵਿੱਚ ਸਾਨੂੰ ਕੁਝ ਲੈਪਟਾਪ ਤੇ ਮੋਨੀਟਰ ਦਿਖਾਈ ਦੇ ਰਹੇ ਹਨ।

ਇਹ ਫੋਟੋ ਕਿਸੇ ਦੁਕਾਨ ਦੀ ਲੱਗ ਰਹੀ ਹੈ ਇਸ ਵਿੱਚ ਬਹੁਤ ਸਾਰੇ ਟਾਇਰ ਰੱਖੇ ਹੋਏ ਹਨ ਸਾਨੂੰ ਇਸ ਵਿੱਚ ਇੱਕ ਕੁਰਸੀ ਵੀ ਦਿਖਾਈ ਦੇ ਰਹੀ ਹੈ।

ਨਾਲ ਹੀ ਸਾਨੂੰ ਇੱਥੇ ਦੁਕਾਨ ਦੇ ਬਾਹਰ ਬਹੁਤ ਸਾਰੇ ਪੋਸਟਰ ਲੱਗੇ ਹੋਏ ਦਿੱਖ ਰਹੇ ਹਨ।

ਨਾਲ ਸਾਨੂੰ ਇੱਥੇ ਇੱਕ ਔਟੋ ਵੀ ਦਿਖ ਰਿਹਾ ਹੈ ਇੱਕ ਆਦਮੀ ਖੜਾ ਹੋਇਆ ਹੈ ਜੋ ਕਿ ਡਸਟਬਿਨ ਦੇ ਲਾਗੇ ਖੜਾ ਹੋਇਆ --

ਸਾਹਨੂੰ ਦੋ ਆਦਮੀ ਦਿਖਾਈ ਦੇ ਰਹੇ ਹੈ ਨਾਲ ਹੀ ਕੁਛ ਸੋਫਾ ਲੱਗੇ ਹੋਏ ਸਟੇਜ ਤੇ ਹਨ।

ਇਸ ਫੋਟੋ ਵਿੱਚ ਸਾਨੂੰ ਇੱਕ ਬੁੱਕ ਸਟੋਲ ਦਿਖਾਈ ਦੇ ਰਿਹਾ ਹੈ ਜਿਸ ਤੇ ਲਿੱਖਿਆ ਹੋਇਆ ਹੈ ਤੇਜ਼ਾ ਬੁੱਕ ਸਟੋਲ ।

ਇਸ ਫੋਟੋ ਵਿੱਚ ਸਾਨੂੰ ਦੋ ਆਦਮੀ ਦਿਖਾਈ ਦੇ ਰਹੇ ਹਨ ਸਾਨੂੰ ਇੱਥੇ ਕੁਝ ਬਾਈਕ ਖੜੀਆਂ ਦਿਖ ਰਹੀਆਂ ਹਨ।

ਬਾਇਕ ਦੇ ਓੱਤੇ ਇੱਕ ਆਦਮੀ ਬੈਠਿਆ ਹੋਏਆ ਹੈ ਨਾਲ ਹੀ ਸਾਨੂੰ ਇੱਕ ਆਦਮੀ ਜਿਸਨੇਂ ਟੋਪੀ ਪਾਈ ਹੋਈ ਹੈ।